ਨਮਸਕਾਰ ਸਾਥੀਓ ਜਿਉਜੇਬਰਾ ਇੰਟਰੋਡੈਕਸ਼ਨ ਟਿਯੂਟੋਰਿਅਲ ਵਿਚ ਸੁਆਗਤ ਹੈ
ਇਸ ਟਿਯੂਟੋਰਿਅਲ ਵਿਚ ਮੈਂ ਤੁਹਾਨੂੰ ਜਿਉਜੇਬਰਾ ਦੀ ਸ਼ੁਰੂ ਕਰਨ ਲਈ ਬੇਸਿਕ ਜਾਣਕਾਰੀ ਦਿਆਂਗੀ
ਜਿਉਜੇਬਰਾ ਕੀ ਹੈ ਇਹ ਅੰਕਗਣਿਤ ਦਾ ਮੁਫਤ ਸੋਫਟਵੇਅਰ ਹੈ ਅਤੇ ਡਬਲਿਉ ਡਬਲਿਉ ਡਬਲਿਉ ਡੋਟ ਜਿਉਜੇਬਰਾ ਡੋਟ ਅੋਰਜੀ wwwgeogebraਓਰਗ ਤੋਂ ਡਾਉਨਲੋਡ ਕਰਨ ਲਈ ਉਪਲਭਦ ਹੈ
ਇਹ ਕੰਪਯੂਟਰ ਰਾਹੀਂ ਸਿੱਖਣ ਵਿਚ ਮੱਦਦਗਾਰ ਹੈ ਕਿਉਂਕਿ ਇਹ ਆਪਸ ਵਿਚ ਇੰਟਰਐਕਟਿਵ ਹੈ ਅਤੇ ਤੁਸੀਂ ਇਸ ਵਿਚ ਜਿਓਮੈਟਰੀਕ ਫਿਗਰਜ਼ ਦੇ ਬੀਜਗਣਿਤ ਸਮੀਕਰਨ ਵਗੈਰਹ ਦੇਖ ਸਕਦੇ ਹੋ
ਇਹ ਜਿਓਮੈਟਰੀ ਐਲਜ਼ਬਰਾ ਅਤੇ ਕੈਲਕੁਲਸਜਿਓਮੈਟਰੀ ਅਲਜੇਬਰਾ ਐਂਡ ਕੈਲਕੁਲਸ ਦਾ ਸੁਮੇਲ ਹੈ
ਤੁਸੀਂ ਜਿਓਮੈਟਰੀਕ ਫਿਗਰਜ਼ ਬਣਾ ਸਕਦੇ ਹੋ ਸਮੀਕਰਨ ਏਨਟਰ ਕਰ ਸਕਦੇ ਹੋ ਵੈਰੀਬਲਜ਼ ਅਤੇ ਵੈਕਟਰ ਦਾ ਇਸਤੇਮਾਲ ਕਰ ਸਕਦੇ ਹੋ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
ਜੇ ਤੁਸੀਂ ਪਹਿਲਾਂ ਹੀ ਜਿਉਜੇਬਰਾ ਇੰਸਟਾਲ ਕੀਤਾ ਹੋਇਆ ਹੈ ਤਾਂ ਊਬੰਤੂ ਦੇ ਮੈਨਯੂ ਆਈਟਮ ਐੈਪਲੀਕੇਸ਼ਨਜ਼ ਵਿਚ ਐਜੁਕੇਸ਼ਨ ਜਾਂ ਸਾਇੰਸ ਤੇ ਜਾਉ ਅਤੇ ਜਿਉਜੇਬਰਾ ਐਪਲੀਕੇਸ਼ਨਜ਼ ਤੇ ਕਲਿਕ ਕਰੋ
ਜੇ ਤੁਸੀਂ ਜਿਉਜੇਬਰਾ ਇੰਸਟਾਲ ਨਹੀਂ ਕੀਤਾ ਤਾਂ ਪਲੀਜ਼ ਸਿਸਟਮ - ਐਡਮਿਨਿਸਟਰੈਸ਼ਨ ਸੀਨੇਪਟਿਕ ਪੈਕੇਜ਼ ਮੈਨੇਜ਼ਰ ਸਿਸਟਮ ਐਡਮਿਨਿਸਟ੍ਰੇਸ਼ਨ ਸਿਨੈਪਟਿਕ ਪੈਕੇਜ ਮੈਨੇਜਰ ਤੋਂ ਜਿਉਜੇਬਰਾ ਇੰਸਟਾਲ ਕਰੋ
ਆਉ ਹੁਣ ਅਸੀਂ ਜਿਉਜੇਬਰਾ ਵਿੰਡੋ ਨੂੰ ਦੇਖਦੇ ਹਾਂਇਸ ਟਯੂਟੋਰਿਅਲ ਵਿਚ ਮੈਂ ਮੈਨਯੂ ਬਾਰ ਟੂਲ ਬਾਰ ਅਤੇ ਟੂਲ ਵਿਉ ਗ੍ਰਾਫਿਕਜ਼ ਵਿਉ ਅਤੇ ਐਲਜ਼ਬਰਾ ਵਿਉ ਬਾਰੇ ਸੰਖੇਪ ਵਿਚ ਦਸਾਂਗੀਇਨਪੁਟ ਬਾਰ ਅਤੇ ਕਮਾਂਡਜ਼ ਬਾਰੇ ਵੀ
ਇਕ ਆਦਰਸ਼ਕ ਜਿਉਜੇਬਰਾ ਵਿੰਡੋ ਇੰਝ ਦਿੱਸਦੀ ਹੈ
ਕਿਸੇ ਵੀ ਵਿੰਡੋ ਬੇਸਡ ਐਪਲੀਕੇਸ਼ਨ ਵਾਂਗ ਇਸਦਾ ਵੀ ਇਕ ਸਟੈਂਡਰਡ ਮੈਨਯੂ ਬਾਰ ਹੈ
ਟੂਲ ਬਾਰ ਜਿਉਜੇਬਰਾ ਦੇ ਕੰਪਾਸ ਬੋਕਸ ਦੀ ਤਰ੍ਹਾਂ ਹੈ
ਟੂਲ ਵਿਉ ਤੁਹਾਨੂ ਦੱਸਦਾ ਹੈ ਕਿ ਵਰਤਣ ਲਈ ਕਿਹੜਾ ਟੂਲ ਸਲੈਕਟ ਕੀਤਾ ਗਿਆ ਹੈ
ਗ੍ਰਫਾਕਿ ਵਿਉ ਜਿਉਜੇਬਰਾ ਦਾ ਡਰਾਇੰਗ ਪੈਡ ਹੈ
ਇਸ ਪੈਡ ਤੇ ਤੁਸੀਂ ਜਿਓਮੈਟਰੀ ਦੇ ਅਕਾਰ ਬਣਾ ਸਕਦੇ ਹੋ
ਇਹ ਐਲਜ਼ੇਬਰਾ ਵਿਊ ਹੈ
ਇਸ ਵਿੰਡੋ ਵਿਚ ਤੁਸੀਂ ਡਰਾਇੰਗ ਪੈਡ ਤੇ ਬਣਾਏ ਗਏ ਸਾਰੇ ਜਿਓਮੈਟਰਿਕ ਅਕਾਰਾਂ ਦੇ ਬੀਜ ਗਣਿਤ ਸਮੀਕਰਨ ਵੇਖ ਸਕਦੇ ਹੋ
ਇਨ ਪੁਟ ਬਾਰ ਤੁਹਾਨੂੰ ਐਲਜੇਬਰਾ ਦੀਆਂ ਇਕੁਏਸ਼ਨਜ਼ ਪਾਉਣ ਦੀ ਇਜ਼ਾਜਤ ਦਿੰਦਾ ਹੈ ਜਿਹੜੀਆਂ ਕਿ ਡਰਾਇੰਗ ਪੈਡ ਤੇ ਐਲਜਬਰਾ ਵਿਊ ਦੋਹਾਂ ਵਿਚ ਨਜ਼ਰ ਆਉਣਗੀਆਂ
ਇਨਪੁਟ ਬਾਰ ਦੇ ਇਸ ਡਰਾਪ ਡਾਉਨ ਮੈਨਯੂ ਵਿਚ ਜਿਉਜੇਬਰਾ ਵਲੋਂ ਸਮੱਰਥਨ ਦੇਣ ਵਾਲੀਆਂ ਕਮਾਂਡਜ਼ ਹਨ
ਜਿਉਜੇਬਰਾ ਵਿਚ ਡਰਾਇੰਗ ਪੈਡ ਹਮੇਸ਼ਾ ਦਿੱਸੇਗਾ ਅਤੇ ਕਦੇ ਬੰਦ ਨਹੀਂ ਕੀਤਾ ਜਾ ਸਕਦਾ
ਵਿਊ ਮੈਨਣੂ ਵਿਚ ਗਰਿਡ ਵਿਕਲਪ ਤੇ ਟਿਕ ਕਰਕੇ ਤੁਸੀਂ ਡਰਾਇੰਗ ਪੈਡ ਤੇ ਗਰਿਡ ਦਾ ਪ੍ਰਯੋਗ ਕਰ ਸਕਦੇ ਹੋ
ਇਸੇ ਤਰ੍ਹਾ ਜੇ ਤੁਸੀਂ ਧੁਰੇ ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਇਸਦਾ ਟਿਕ ਹਟਾ ਸਕਦੇ ਹੋ
ਅਸੀਂ ਇਸ ਟਯੂਟੋਰਿਅਲ ਵਿਚ ਧੁਰਾ ਅਤੇ ਗਰਿਡ ਪ੍ਰਤੱਖ ਰਖਾਂਗੇ
ਜੇ ਤੁਸੀਂ ਐਲਜਬਰਾ ਵਿਊ ਜਾਂ ਇਨ ਪੁੱਟ ਬਾਰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਊ ਤੇ ਜਾ ਕੇ ਇਸ ਵਿਕਲਪ ਦਾ ਟਿਕ ਹਟਾ ਸਕਦੇ ਹੋਆਉ ਅਸੀਂ ਇਸ ਟਿਯੂਟੋਰਿਅਲ ਵਿਚੋਂ ਇਨ ਪੁੱਟ ਬਾਰ ਹਟਾ ਦਈਏ
ਹੁਣ ਟੂਲ ਬਾਰ ਅਤੇ ਕੰਪਾਸ ਬੋਕਸ ਬਾਰੇ ਜਿਆਦਾ ਵੇਰਵੇ ਨਾਲ ਜਾਣਾਗੇਟੂਲ ਦੀ ਵਰਤੋਂ ਲਈ ਕਿਸੇ ਇਕ ਚੀਜਤੇ ਕਲਿਕ ਕਰੋੋ
ਤੁਸੀਂ ਵੇਖੋਗੇ ਕਿ ਜਸ ਤੁਸੀਂ ਇਸ ਤੇ ਕਲਿਕ ਕੀਤਾ ਤਾਂ ਆਈਟਮ ਦੇ ਆਸੇ ਪਾਸੇ ਇਕ ਗੂੜਾ ਨੀਲਾ ਬੋਰਡਰ ਉਭਰ ਆਇਆ ਹੈ ਜਿਹੜਾ ਦਰਸਾਂਦਾ ਹੈ ਕਿ ਇਹ ਸਲੈਕਟ ਕੀਤਾ ਗਿਆ ਹੈ ਅਤੇ ਟੂਲ ਵਿਊ ਇਸਦਾ ਨਾਮ ਅਤੇ ਇਸ ਨੂੰ ਕਿਵੇਂ ਵਰਤਣਾ ਹੈ ਦੇ ਸੁਝਾਅ ਦਰਸਾਂਦਾ ਹੈ
ਮੂਵ ਡਰਾਇੰਗ ਪੈਡ ਟੂਲ ਆਈਟਮ ਦੇ ਸੱਜੇ ਪਾਸੇ ਵਲ ਹੈ
ਇਸ ਤੇ ਕਲਿਕ ਕਰੋ ਅਤੇ ਫੇਰ ਡਰਾਇੰਗ ਪੈਡ ਤੇ ਕਲਿਕ ਕਰੋਖੱਬੇ ਕਲਿਕ ਨੂੰ ਦੱਬਾ ਕੇ ਰੱਖੋ ਅਤੇ ਡਰਾਇੰਗ ਪੈਡ ਨੂੰ ਜਿਸ ਜਗਾਹ ਤੇ ਚਾਹੋ ਲੈ ਜਾਉ
ਕੰਪਾਸ ਬੋਕਸ ਵਿਚ ਜੇ ਅਸੀਂ ਪੈਨਸਿਲ ਨਾਲ ਸ਼ੁਰੂ ਕਰੀਏ ਤਾਂ ਜਿਓਮੈਟਰੀ ਵਿਚ ਪੈਨਸਿਲ ਨਾਲ ਇਕ ਬਿੰਦੂ ਖਿੱਚ ਸਕਦੇ ਹਾਂ
ਪੈਨਸਿਲ ਟੂਲਜ਼ ਇਥੇ ਹਨ
ਜੇ ਤੁਸੀਂ ਟੂਲ ਦੇ ਕੋਨੇ ਤੇ ਨਿੱਕੇ ਲਾਲ ਤਿਕੋਣ ਉਤੇ ਕਲਿਕ ਕਰੋਗੇ ਤਾਂ ਤੁਸੀਂ ਸਾਰੇ ਪੈਨਸਿਲ ਜਾਂ ਪੋਆਇੰਟ ਟੂਲਜ਼ ਵੇਖ ਸਕੋਗੇ
ਇਸੇ ਤਰ੍ਹਾਂ ਟੂਲ ਆਈਟਮ ਦਾ ਅਗਲਾ ਸੈਟ ਲਾਈਨਜ਼ ਲਈ ਹੈਇਥੇ ਲੰਬਕਾਰੀ ਰੇਖਾ ਦੋ ਭਾਜਕ ਬਹੂ ਭਾਜਕ ਚੱਕਰ ਪਰਪੈਂਡੀਕੁਲਰ ਲਾਈਨਜ਼ ਐਂਡ ਬਾਇਸੈਕਟਰਜ਼ ਪੌਲੀਗਨਜ਼ ਸਰਕਲਜ਼ ਈਟੀਸੀ ਵਗੈਰਹ ਹਨ
ਇਸ ਟਯੂਟੋਰਿਅਲ ਵਿਚ ਤੁਸੀਂ ਦੇਖੋਗੇ ਬਿੰਦੂ ਰੇਖਾ ਖੰਡ ਸਮਾਂਤਰ ਅਤੇ ਲੰਬਕਾਰੀ ਰੇਖਾ ਨਾਪਣ ਦੀਆਂ ਚੀਜਾਂ ਚੀਜਾਂ ਦੇ ਗੁਣ ਬਦਲਨਾ ਅਤੇ ਫਾਈਲ ਸੇਵ ਕਰਨਾ
ਆਉ ਹੁਣ ਅਸੀਂ ਬਿੰਦੂ ਖਿਚੀਏ
ਨਿਊ ਪੋਆਇੰਟ ਔਪਸ਼ਨ ਨੂੰ ਸਲੈਕਟ ਕਰੋ ਡਰਾਇੰਗ ਪੈੱਡ ਦੇ ਕਿਸੇ ਵੀ ਹਿੱਸੇ ਤੇ ਕਲਿਕ ਕਰੋ
ਤੁਹਾਨੂੰ ਨਵੇ ਬਿੰਦੂ ਦਿੱਸਣਗੇ
ਤੁਸੀਂ ਵੇਖੋਗੇ ਕਿ ਬਿੰਦੂ ਡਰਾਇੰਗ ਪੈੱਡ ਤੇ ਨਜ਼ਰ ਆ ਰਿਹਾ ਹੈ ਅਤੇ ਐਲਜਬਰਾ ਵਿਊ ਵਿਚ ਵੀ
ਡਰਾਇੰਗ ਪੈੱਡ ਤੇ ਖਿੱਚੇ ਗਏ ਸਾਰੇ ਟੂਲ ਆਈਟਮਜ਼ ਨੂੰ ਜਿਓਜੇਬਰਾ ਵਿਚ ਔਬਜੈਕਟਜ਼ ਕਿਹਾ ਜਾਂਦਾ ਹੈ
ਬਿੰਦੂ ਏ ਅਤੇ ਬੀ ਫਰੀ ਔਬਜੈਕਟਜ਼ ਹਨ ਮਤਲਬ ਕਿ ਇਹ ਡਰਾਇੰਗ ਪੈੱਡ ਤੇ ਕਿਸੇ ਦੂਜੇ ਔਬਜੈਕਟ ਤੇ ਨਿਰਭਰ ਨਹੀਂ ਕਰਦੇ
ਤੁਸੀਂ ਸੈਗਮੈਂਟ ਬਿਟਵੀਨ ਟੂ ਪੌਆਇੰਟਜ਼ ਤੇ ਜਾ ਕੇ ਦੋ ਮੌਜੂਦ ਬਿੰਦੂਆਂ ਏ ਅਤੇ ਬੀ ਨੂੰ ਵਰਤਦਿਆਂ ਤੁਸੀਂ ਇਕ ਰੇਖਾ ਖੰਡ ਖਿੱਚ ਸਕਦੇ ਹੋ
ਜਾਂ ਡਰਾਈਂਗ ਪੈੱਡ ਤ ਕਿਤੇ ਵੀ ਕਲਿਕੇ ਕਰੋ ਅਤੇ ਤੁਹਾਨੂੰ ਦੋ ਨਵੇਂ ਬਿੰਦੂ ਤੇ ਉਹਨਾਂ ਵਿਚ ਵਰਿਤ ਖੰਡ ਮਿਲੇਗਾ
ਇਸੇ ਤਰ੍ਹਾਂ ਤੁਸੀਂ ਬਿੰਦੂ ਤੇ ਕਲਿਕ ਕਰ ਕੇ ਲੰਬ ਰੇਖਾ ਖਿੱਚ ਸਕਦੇ ਹੋਫਿਰ ਤੁਹਾਨੂੰ ਇਕ ਲੰਬ ਰੇਖਾ ਮਿਲਦੀ ਹੈ ਜਿਹੜੀ ਕਿ ਬਿੰਦੂ ਡੀ ਤੋਂ ਲੈ ਕੇ ਵਰਤ ਖੰਡ ਸੀਡੀ ਤੇ ਲੰਬਵਤ ਹੋਏਗੀ
ਸਮਾਂਤਰ ਲਾਈਨ ਲਈ ਮੈਂ ਕਿਤੇ ਵੀ ਇਕ ਬਿੰਦੂ ਤੇ ਕਲਿਕ ਕਰਾਂਗੀ ਅਤੇ ਏਬੀ ਸਲੈਕਟ ਕਰਾਂਗੀ
ਪੋਆਇੰਟ ਈ ਰਾਹੀਂ ਇਕ ਸਮਾਂਤਰ ਲਾਈਨ ਏਬੀ ਤੇ ਬਣ ਜਾਵੇਗੀ
ਹੁਣ ਤੁਸੀਂ ਦੋ ਚੀਜਾਂ ਦਾ ਕੱਟਵਾਂ ਬਿੰਦੂ ਲੱਭ ਸਕਦੇ ਹੋ ਜੇ ਤੁਸੀਂ ਇਸ ਟੂਲ ਤੇ ਜਾ ਕੇ ਇੰਟਰਸੈਕਟ ਟੂ ਅੋਬਜੈਕਟਜ਼ ਤੇ ਕਲਿਕ ਕਰੋਗੇ
ਜਦ ਤੁਸੀਂ ਮਾਉਸ ਨੂੰ ਇੰਟਰਸੈਕਸ਼ਨ ਤੇ ਲੈ ਜਾਉਗੇ ਤਾਂ ਦੋਨੋ ਔਬਜੈਕਟ ਗੂੜੇ ਹੋ ਕੇ ਉਭਰਨਗੇ ਕਲਿਕ ਕਰਨ ਤੇ ਤੁਹਾਨੂੰ ਦੋਨਾਂ ਚੀਜਾਂ ਦਾ ਇੰਟਰਸੈਕਸ਼ਨ ਹਾਸਲ ਹੋਏਗਾ
ਫਾਸਲਾ ਨਾਪਣ ਲਈ ਸੱਜੇ ਟੂਲ ਬਾਰ ਤੋਂ ਚੌਥੇ ਆਈਟਮ ਤੇ ਕਲਿਕ ਕਰੋ ਅਤੇ ਡਿਸਟੈਂਸ ਜਾਂ ਲੈਂਥ ਟੂਲ ਨੂੰ ਸਲੈਕਟ ਕਰੋ
ਤੁਸੀਂ ਦੋ ਬਿੰਦੂ ਡੀਐਫਤੇ ਕਲਿਕ ਕਰਕੇ ਦੋ ਬਿੰਦੂਆਂ ਵਿਚਲਾ ਫਾਸਲਾ ਨਾਪ ਸਕਦੇ ਹੋ ਜਾਂ ਇਕ ਪੂਰੇ ਰੇਖਾ ਖੰਡ ਨੂੰ ਸਲੈਕਟ ਕਰਕੇ ਨਾਪ ਸਕਦੇ ਹੋ
ਤੁਸੀਂ ਵੲਖੋਗੇ ਕਿ ਗਰਿਡ ਤੇ ਕੋਈ ਇਕਾਈ ਨਹੀਂ ਹੈ
ਅਸੀਂ ਇਕਾਈ ਦਾ ਨਾਮ ਬਾਰੇ ਹੋਰ ਐਡਵਾਂਸ ਟੋਪਿਕਜ਼ ਵਿਚ ਜਾਣਾਂਗੇ
ਇਸ ਤੋਂ ਪਹਿਲਾਂ ਤੁਸੀਂ ਹਰ ਆਈਟਮਜ਼ ਦੇ ਗੁਣ ਜਿਵੇਂ ਕਿ ਲੈਬਲ ਅਤੇ ਰੰਗ ਬਦਲ ਸਕਦੇ ਹੋ
ਜੇ ਤੁਸੀਂ ਕੋਈ ਵੀ ਅਕਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਕ੍ਰਿਪਾ ਕਰਕੇ ਇਥੇ ਐਰੋ ਟੂਲ ਦਾ ਇਸਤੇਮਾਲ ਕਰੋ
ਤਾਂ ਕਿ ਜਦ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਹ ਡਰਾਇੰਗ ਪੈਡ ਤੇ ਕੋਈ ਅਕਾਰ ਨਹੀਂ ਬਣਾਏਗਾ
ਅਕਾਰ ਦੀ ਪ੍ਰੋਪਰਟੀਜ਼ ਨੂੰ ਬਦਲਣ ਲਈ ਮਾਉਸ ਨੂੰ ਅਕਾਰ ਤੇ ਲੈ ਕੇ ਜਾਉ ਜਦ ਇਹ ਗੂੜਾ ਹੋ ਕੇ ਉਭਰੇਗਾ ਤਾਂ ਸੱਜਾ ਕਲਿਕ ਕਰੋ ਅਤੇ ਅੋਬਜੈਕਟ ਪ੍ਰੋਪਰਟੀਜ਼ ਤੇ ਕਲਿਕ ਕਰੋ
ਇਥੇ ਕੁਝ ਮੁੱਢਲੀ ਪ੍ਰੋਪਰਟੀਜ਼ ਬਾਰੇ ਦੱਸਾਂਗੇ ਜਿਆਦਾ ਵੇਰਵੇ ਦੀ ਜਾਣਕਾਰੀ ਅੱਗੇ ਦੱਸੀ ਜਾਏਗੀ
ਨਾਮ ਬਦਲਣ ਲਈ ਨਵਾਂ ਨਾਮ ਟਾਈਪ ਕਰੋ
ਤੁਸੀਂ ਸਿਰਲੇਖ ਵੀ ਟਾਈਪ ਕਰ ਸਕਦੇ ਹੋਤੁਸੀਂ ਅਕਾਰ ਨੂੰ ਦਿਖਾਉਣ ਜਾਂ ਨਾ ਦਿਖਾਉਣ ਬਾਰੇ ਚੋਣ ਵੀ ਕਰ ਸਕਦੇ ਹੋ
ਤੁਸੀਂ ਲੈਬਲ ਨਾ ਦਿਖਾਉਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਵਿਚੋਂ ਇਕ ਵਿਕਲਪ ਦਿਖਾ ਸਕਦੇ ਹੋ
ਆਉ ਸਿਰਲੇਖ ਅੋਨ ਰੱਖਦੇ ਹਾਂ
ਰੰਗਾਂ ਦੇ ਟੈਬ ਵਿਚ ਤੁਸੀਂ ਲਾਈਨ ਦਾ ਰੰਗ ਬਦਲ ਸਕਦੇ ਹੋ
ਸਟਾਈਲ ਟੈਬ ਵਿਚ ਤੁਸੀਂ ਮੋਟਾਈ ਬਦਲ ਸਕਦੇ ਹੋ ਅਤੇ ਸਟਾਈਲ ਵੀ ਬਦਲ ਸਕਦੇ ਹੋ
ਜਦ ਤੁਸੀਂ ਇਸਨੂੰ ਬੰਦ ਕਰੋਗੇ ਤਾਂ ਲਾਈਨ ਨੂੰ ਤੁਸੀਂ ਨਵੇਂ ਰੂਪ ਵਿਚ ਵੇਖੋਗੇ
ਖੱਬੇ ਪਾਸੇ ਦਾ ਟੂਲ ਆਈਟਮ ਮੂਵ ਟੂਲ ਆਈਟਮ ਸਿਖਾਉਣ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਲੈਸਨ ਨੂੰ ਗਤੀਮਾਨ ਅਤੇ ਇੰਟਰੈਕਟਿਵ ਬਣਾਉਂਦਾ ਹੈ
ਸਾਰੇ ਅਕਾਰ ਇਕ ਥਾਂ ਤੋਂ ਦੂਜੀ ਥਾਂ ਤੇ ਬਦਲੇ ਜਾ ਸਕਦੇ ਹਨ
ਮੁਫਤ ਅਕਾਰ ਦੀ ਥਾ ਬਦਲਣ ਤੇ ਉਸ ਤੇ ਨਿਰਭਰ ਸਾਰੇ ਅਕਾਰਾਂ ਦੀ ਥਾਂ ਬਦਲ ਜਾਏਗੀ ਅਤੇ ਉਹਨਾਂ ਦੀ ਪ੍ਰੋਪਰਟੀਜ਼ ਸੁਰੱਖਿਅਤ ਰਹਿਣ ਗੀਆਂ
ਉਦਾਹਰਣ ਲਇ ਜਦ ਅਸੀਂ ਲਾਈਨ ਏ ਬੀ ਦੀ ਥਾ ਬਦਲਦੇ ਹਾਂ ਤੁਸੀਂ ਵੇਖੋਗੇ ਕਿ ਇਸਦੀ ਸਮਾਂਤਰ ਲਾਈਨ ਵੀ ਆਪਣੀ ਸਮਾਂਤਰ ਪ੍ਰੋਪਰਟੀਜ਼ ਸੁਰੱਖਿਅਤ ਰਖਦਿਆਂ ਆਪਣੀ ਥਾਂ ਬਦਲਦੀ ਹੈ
ਫਾਈਲ ਸੇਵ ਕਰਨ ਲਈ ਫਾਈਲ ਆਈਟਮ ਵਿਚ ਸੇਵ ਐਜ਼ ਤੇ ਕਲਿਕ ਕਰੋਫੋਲਡਰ ਜਿਉਜੇਬਰਾ ਡਾਕੂਮੈਂਟਜ਼ ਤੇ ਜਾਉ
ਫਾਈਲ ਦਾ ਨਾਮ ਪਾਉ ਅਤੇ ਸੇਵ ਤੇ ਕਲਿਕ ਕਰੋ

ਤੁਸੀਂ ਵੇਖੋਗੇ ਕਿ ਨਾਮ ਸਭ ਤੋਂ ਉਪਰਲੇ ਪੈਨਲ ਵਿਚ ਆ ਰਿਹਾ ਹੈ ਅਤੇ ਹੋਰ ਜਿਉਜੇਬਰਾ ਫਾਈਲਾ ਦੀ ਤਰ੍ਹਾਂ ਇਹ ਡੋਟ ਜੀਜੀਬੀ ਜੀਜੀਬੀ ਫਾਈਲ ਸੇਵ ਹੋਈ ਹੈ
ਹੁਣ ਫਾਈਲ ਖੋਲ੍ਹਣ ਲਈ ਤੁਸੀਂ ਫਾਈਲ ਮੈਨਯੂ ਵਿਚ ਔਪਨਤੇ ਕਲਿਕ ਕਰ ਕੇ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਸਲੈਕਟ ਕਰੋਗੇ
ਅੰਤ ਤੇ ਅਸਾਈਨਮੈਂਟ
ਅਸਾਈਨਮੈਂਟ ਵਿਚ ਸੈਗਮੈਂਟ ਬਿਟਵੀਨ ਟੂ ਪੌਆਇੰਟਜ਼ ਟੂਲ ਦੀ ਵਰਤੋਂ ਕਰਦਿਆਂ ਆਯਤਕਾਰ ਬਣਾਉ
ਇਸ ਨਾਲ ਸ਼ੁਰੂ ਕਰੋ
ਫਿਰ ਸਮਾਂਤਰ ਅਤੇ ਲੰਬਵਤ ਰੇਖਾ ਦੀ ਵਰਤੋਂ ਕਰੋ
ਫਿਰ ਇੰਟਰਸੈਕਟ ਟੂ ਔਬਜੈਕਟਸ ਫਾਸਲੇ ਅਤੇ ਲੰਬਾਈ ਦੇ ਟੂਲਜ਼ ਦੀ ਵਰਤੋਂ ਕਰੋ
ਅਖੀਰ ਵਿਚ ਜਿਹੜਾ ਆਯਤ ਬਣਾਇਆਂ ਹੈ ਉਸਨੂੰ ਮੂਵ ਟੂਲ ਰਾਹੀਂ ਪਰਖੋ ਅਤੇ ਫਰੀ ਔਬਜੈਕਟਜ਼ ਦੀ ਥਾਂ ਬਦਲੋ
ਮੈਂ ਇਹ ਅਸਾਈਨਮੈਂਟ ਪਹਿਲਾਂ ਹੀ ਕਰ ਚੁੱਕੀ ਹਾਂ
ਮੈਂ ਰੇਖਾ ਖੰਡ ਏਬੀ ਤੋਂ ਸ਼ੁਰੂ ਕਰਕੇ ਆਯਤ ਏਬੀਈਡੀ ਬਣਾਇਆ
ਹੁਣ ਜੇ ਮੈਂ ਮੂਵ ਟੂਲ ਤੇ ਕਲਿਕ ਕਰਦੀ ਹਾਂ ਅਤੇ ਫਰੀ ਅੋਬਜੈਕਟਜ਼ ਦੀ ਥਾ ਬਦਲਦੀ ਹਾਂ ਤੁਸੀਂ ਵੇਖੋਗੇ ਕਿ ਮੇਰਾ ਆਯਤ ਅਬੇਦ ਇਕ ਆਯਤ ਹੀ ਰਹਿੰਦਾ ਹੈ ਜੇ ਸਹੀ ਤਰ੍ਹਾਂ ਬਣਾਇਆ ਗਿਆ ਹੈ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
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ